ਬਲਗਾਰੀਆ ਦੇਸਾਂ ਦੀ ਯਾਤਰਾ ਵੀ ਕੀਤੀ ਤੇ ਅੰਮ੍ਰਿਤਾ ਪ੍ਰੀਤਮ ਨੂੰ ਉੱਨੀ ਸੌ ਛਪੰਜਾ ਵਿੱਚ ਸੁਨਿਹਰੇ ਕਾਵਿ ਸੰਗ੍ਰਹਿ ਤੇ ਸਾਹਿਤ ਅਕਾਦਮੀ ਪੁਰਸਕਾਰ ਜਿਹੜਾ ਸੀ ਉਹ ਮਿਲਿਆ ਸੀ ਤੇ ਅੱਛਾ। ਹਾਂਜੀ ਤੇ ਉੱਨੀ ਸੌ ਅਠਵੰਜਾ ਵਿੱਚ ਉਹਨਾਂ ਨੇ ਕੀ ਕੀਤਾ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਉਹਨਾਂ ਨੂੰ ਮਿਲਿਆ ਸੀ ਤੇ ਸਾਹਿਤ, ਪ੍ਰੀਸ਼ਦ ਦਿੱਲੀ ਵੱਲੋਂ ਉੱਨੀ ਸੌ ਚੁਹੱਤਰ ਵਿੱਚ ਉਹਨਾਂ ਨੂੰ ਇਨਾਮ ਦਿੱਤਾ ਗਿਆ ਤੇ

ਹਾਂਜੀ ਤੇ ਕੰਨੜ ਸਾਹਿਤ ਸੰਮੇਲਨ ਵਿੱਚ ਇਹਨਾਂ ਨੂੰ ਉੱਨੀ ਸੌ ਅਠੱਤਰ ਵਿੱਚ ਇਨਾਮ ਮਿਲਿਆ ਇੱਕ। ਤੇ ਉੱਨੌ ਸੌ ਬਿਆਸੀ ਵਿੱਚ ਇਹਨਾਂ ਨੂੰ ਕਾਗਜ਼ ਤੇ ਕੈਨਵਸ ਕਾਵਿ ਸੰਗ੍ਰਹਿ ਗਿਆਨਪੀਠ award ਦਿੱਤਾ ਗਿਆ, ਤੇ ਅੰਮ੍ਰਿਤਾ ਪ੍ਰੀਤਮ ਨੇ ਹੋਰ ਮਤਲਬ ਆਪਣੀਆਂ ਰਚਨਾਵਾਂ ਵਿੱਚ ਫ਼ਿਰਕੂ ਫਸਾਦਾਂ, ਸਰਮਾਏਦਾਰੀ, ਸ਼ੋਸ਼ਣ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ। ਤੇ ਉੱਨੌ ਸੌ ਸੱਠ ਵਿੱਚ ਅੰਮ੍ਰਿਤਾ ਦੀ ਇੱਕ ਮਤਲਬ ਆਪਣੇ ਪਤੀ ਤੋਂ ਦੂਰੀ ਪੈ ਗਈ, ਤੇ ਫਿਰ ਜੀਵਨ ਦੇ ਆਖ਼ਰੀ ਚਾਲੀ ਸਾਲ ਜਿਹੜੇ ਸੀ ਉਹਨਾਂ ਨੇ ਇਮਰੋਜ਼ ਨਾਲ ਬਿਤਾਏ ਤੇ ਅੰਮ੍ਰਿਤਾ ਪ੍ਰੀਤਮ ਇੱਕ ਬਹੁਤ ਸ਼ਕਤੀਸ਼ਾਲੀ ਵਿਅਕਤਿਤਵ ਦੀ ਮਾਲਿਕ ਸੀ। ਤੇ ਉਸਨੇ ਪੰਜਾਬੀ ਸਾਹਿਤ ਦੀ ਇੱਕ ਵਿਲੱਖਣ ਸੇਵਾ ਕੀਤੀ ਸੀ।

ਇਕੱਤੀ ਅਕਤੂਬਰ ਦੋ ਹਜ਼ਾਰ ਪੰਜ ਨੂੰ ਪੰਜ ਨੂੰ ਛਿਆਸੀ ਸਾਲ ਦੀ ਉਮਰ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਦਿਹਾਂਤ ਹੋ ਗਿਆ ਸੀ।

ਇਹਨਾਂ ਦੀਆਂ ਰਚਨਾਵਾਂ ਬਹੁਤ ਨੇ ਰਚਨਾਵਾਂ ਤੇ ਕਾਵਿ ਸੰਗ੍ਰਹਿ।

ਹਾਂ ਇੰਨਾ ਜ਼ਿਆਦਾ ਨੀ ਕਿਹਾ ਨਾ ਲਿਖਣ ਨੂੰ। ਹਾਂ ਥੋੜ੍ਹਾ ਹੀ ਕਿਹਾ ਸੀ ਉਹਨਾਂ ਨੇ ਇੱਕ ਦੋ page ਦਿੱਤਾ, ਤੇ ਇੰਨਾ ਕਾਫ਼ੀ ਹੋਏਗਾ may be ਹਾਂਜੀ ਹਾਂਜੀ ਚਲੋ ਠੀਕ ਹੈ ਫਿਰ complete ਕਰ ਲੈਂਦੇ ਹਾਂ। ਹਾਂਜੀ ਬਿਲਕੁਲ

Hello ਸਤਿ ਸ੍ਰੀ ਅਕਾਲ ਦੀ ਕੀ ਹਾਲ ਹੈ?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

ਬਸ ਕੁਛ ਨੀ ਬੈਠੇ ਹੋਏ ਸੀ ਵਿਹਲੇ

news ਤੇ ਵੀ ਸੁਣਿਆ ਮੈਂ ਵੀ ਕੋਨਾਰਕ ਕ~ ਸੂਰਜ ਮੰਦਿਰ ਹਨਾ ਬੜਾ

ਹਾਂ ਤੇ ਕਾਫ਼ੀ ਪਰ~ ਪ੍ਰਾਚੀਨ ਮੰਦਿਰ ਹੈਗਾ ਇਹ ਕਾਫ਼ੀ ਪੁਰਾਣਾ ਕੀ ਮੈਂ ਪੁੱਛਦੀ ਹਾਂ ਵੀ ਉਹਨਾਂ ਨੂੰ ਮੈਂ ਕਿਹਾ ਪਤਾ ਹੋਵੇਗਾ ਥੋੜ੍ਹਾ।

ਸੂਰਜ ਮੰਦਿਰ ਵੀ ਬੋਲਦੇ ਆ ਇਹਨੂੰ ਜਿੱਦਾਂ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

ਤਿੰਨ ਉਦੋਂ ਤਿੰਨ ਮੂਰਤੀਆਂ ਦਿਖਦੀਆਂ ਨੇ। ਹਾਂਜੀ ਹਾਂਜੀ ਬਿਲਕੁਲ ਤੇ ਇਹ ਪ੍ਰਸਿੱਧ ਸਿਧਾਂਤ ਦੇ ਅਨੁਸਾਰ ਕਹਿੰਦੇ ਕਾਲਾ ਪਹਾੜ ਨਸ਼ਟ ਕੀਤਾ ਗਿਆ ਸੀਗਾ,

ਮੰਦਿਰ ਹਨਾ ਕਾਲਾ ਪਹਾੜ ਬੰਗਾਲ ਦੇ ਇੱਕ ਮੁਸਲਮਾਨ ਗਵਰਨਰ ਸੁਲਤਾਨ ਸੁਲੇਮਾਨ

ਜਿਹੜੇ ਇਹਨੇ ਮੰਦਿਰ ਤਬਾਹ ਕੀਤੇ ਗਏ ਹਿੰਦੂਆਂ ਦੇ ਤੇ ਚੱਲਦਾ ਨਾ ਹਿੰਦੂ ਮੁਸਲਮਾਨਾਂ ਤੇ ਉਦੋਂ ਕਾਫ਼ੀ ਮੰਦਿਰ ਤਬਾਹ ਕਰ ਦਿੱਤੇ ਤੇ ਤੇਰਵੀਂ ਸਦੀ ਦੇ ਵਿਸ਼ਵ ਵਿਰਾਸ਼ਤੀ ਸਮਾਰਕ ਆ ਜਿਹੜੇ ਕੋਨਾਰਕ ਵਿੱਚ,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

ਹਾਂ ਤੇ ਇਹਦੇ ਵਿੱਚ ਸੂਰਜ ਦੀ ਅਸਟ ਧਾਤੂ ਆ ਜਿਹੜੇ ਅੱਠ ~ਲਬ ਅਹ ਮੂਰਤੀ ਹੈ ਉਹਦਾ ਆਦਿ ਜਿਹੜਾ ਪੂਜਨਈਏ ਨਹੀਂ ਹੈਗਾ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

ਹਮ ਤੇ ਮਤਲਬ

ਇਹ 'ਚ ਮਤਲਬ ਕਲਿੰਗ ਸ਼ੈਲੀ ਆ ਜਿਹੜੀ ਕਲਿੰਗ ਸ਼ੈਲੀ ਦੁਆਰਾ ਬਣਾਇਆ ਗਿਆ ਨਰਸਿੰਮਾ ਦੇ ਦੁਆਰਾ ਇਹਨਾਂ ਨੂੰ ਅਜ਼ੂਬਿਆਂ ਦੇ ਵਿੱਚ ਇੱਕ ਮੰਨਿਆ ਗਿਆ ਸੱਤ ਅਜ਼ੂਬਿਆਂ ਚੋਂ

ਤੇ ਇੱਕ time ਤੇ ਇਹਨਾਂ ਦੇ ਦਰਵਾਜ਼ੇ ਵੀ seal ਕਰ ਦਿੱਤੇ ਗਏ ਸੀਗੇ l ਮੰਡਪ ਆ ਉਹ ਕੰਮਜ਼ੋਰ ਹੋ ਕੇ ਢਹਿ ਢੇਰੀ ਹੋਣ ਦੀ ਕਗਾਰ ਤੇ ਆ ਗਿਆ ਸੀ ਤੇ ਤੋਂ

ਤੇ ਤਤਕਾਲੀ ਜਿਹੜੇ governor ਸੀਗੇ ਜੋਹਨ ਵੁਡ ਵਰਨ ਸੀਗੇ ਉਹਨਾਂ ਨੇ

ਤਾਂ ਜੋ ਕਿ ਇਹਨੂੰ ਮਤਲਬ ਕਿ ਢਹਿ ਢੇਰੀ ਹੋਣ ਤੇ ਕਿਸੇ ਦਾ ਨੁਕਸਾਨ ਨਾ ਹੋ ਸਕੇ ਜਾ~

ਹਾਂ ਜੋ ਕਿ ਬਾਰਾਂ ਮਹੀਨਿਆਂ ਨੂੰ ਦਰਸਾਉਂਦੇ ਨੇ।

ਬਾਰਾਂ ਮਹੀਨਿਆਂ ਨੂੰ ਦਰਸਾਉਂਦੇ ਭਾਰਤੀ calendar ਦੇ ਅਨੁਸਾਰ ਹਰ ਮਹੀਨੇ ਵਿੱਚ ਇੱਕ ਸ਼ੁਕਰ ਪੱਖ ਹੈਗਾ ਹੈ ਤੇ ਇੱਕ ਪੱਖ ਦਾ ਮਤਲਬ ਕਿ ਕ੍ਰਿਸ਼ਨ ਪੱਖ ਹੁੰਦਾ ਇੱਕ ਸੁੱਕਾ ਤੇ ਇੱਕ ਕ੍ਰਿਸ਼ਨ ਪੱਖ ਹੁੰਦਾ, ਇਸਦੇ ਲਈ

ਹਾਂ ਤੇ ਸ~ ਇਹਦੇ ਮਤਲਬ ਕਹਾਣੀਆਂ ਵੀ ਅਲੱਗ ਅਲੱਗ ਕਹਾਣੀਆਂ ਵੀ ਦੱਸੀਆਂ ਇਹਨਾਂ ਨੇ ਕਿ ਕੁਛ ਹੋਰ

ਜਿਹੜੀ ਸ਼ਕਤੀਮਾਨ ਆਭਾ ਹੈਗੀ ਹੈ

ਚੁੰਬਕ ਉਹਦੇ ਅਹ ਜਿਹੜੀ ਚੁੰਬਕ ਨਾਲ ਆਉਂਦੀ ਹੈਗੀ ਹੈ। ਹਮ ਹਮ ਚੁੰਬਕਾਂ ਤੋਂ ਜਿਹੜੀ ਸ਼ਕਤੀ ਆ ਕਿ tower ਦੇ ਨਿਰਮਾਣ ਤੋਂ magnet ਦੀ ਵਰਤੋਂ ਕੀਤੀ ਜਾਂਦੀ ਹੈ।

ਮਤਲਬ ਕਿ ਇੱਕ ਰਾਜ ਦੀ ਤਰ੍ਹਾਂ ਇਹ ਹੈ ਇਹ ਇਹਦੇ ਵਿੱਚ ਮੰਨਿਆ ਤੇ ਉਸ ਤੋਂ ਬਾਅਦ ਜਿਹੜਾ ਉੱਨੀ ਸੌ ਤੇ ਉੱਨੀ ਸੌ ਤਿੰਨ ਦੇ ਵਿਚਕਾਰ ਜਿਹੜੀ ਤੇਰਵੀਂ ਸਦੀ ਹੈ ਦੇ ਵਿੱਚ assembly ਹਾਲ ਵਿੱਚ ਚਾਰ ਪ੍ਰਵੇਸ਼ ਦੁਆਰ ਵੀ seal ਕਰ ਦਿੱਤੇ ਗਏ ਸਨ,

ਤੇ ਅੰਗਰੇਜ਼ਾਂ ਨੇ ਇਸਦੀ ਸਾਂਭ ਸੰਭਾਲ ਕੀਤੀ ਸੀ ਉਸ time ਤੇ

ਕੀਤਾ ਸੀਗਾ ਉਹ ਅੰਗਰੇਜ਼ਾਂ ਨੇ ਕੀਤਾ ਸੀਗਾ।

ਤੇ ਇਹਨਾਂ ਚੋਂ ਇੱਕ ਹੋਰ ਵੀ ਹੈ ਜਿਹੜਾ ਪੁਰਾਣਾ ਮਤਲਬ ਮੰਦਿਰ ਸਭ ਤੋਂ ਪੁਰਾਣਾ ਮੰਦਿਰ ਵੀ ਕਹਿ ਸਕਦੇ ਹਾਂ ਦੇਵੀ ਦੁਰਗਾ ਦੀ ਪੂਜਾ ਜਿਹ 'ਚ ਕੀਤੀ ਜਾਂਦੀ ਹੈ

ਚੋਂ ਇੱਕ ਮੰਨਿਆ ਜਾਂਦਾ ਮੁੰਡੇਸ਼ਵਰੀ ਮੰਦਿਰ

ਹਾਂ ਮੁੰਡੇਸ਼ਵਰੀ ਮੰਦਿਰ ਹੈਗਾ ਵਾ। ਜਿਹਨੂੰ ਕਿ ਭਾ~ ਕਾਫ਼ੀ ਪੁਰਾਣਾ ਕਹਿ ਸਕਦੇ ਹਾਂ ਆਪਾਂ ਪੁਰਾਣ~ ਭਾਰਤ ਦਾ ਤੇ ਤੋ ਇਹ ਜਿੱਦਾਂ ਕਿ ਦੇ ਮੰਦਿਰਾਂ ਵਿੱਚੋਂ ਇੱਕ ਮੰਦਿਰ ਮੰਨਿਆ ਜਾਂਦਾ ਹਨਾ।

ਕੋਨਾਰਕ ਮੁੱਖ ਜਿਹੜਾ ਹੈਗਾ ਉਹ ਜਗਨਨਾਥ ਮੰਦਿਰ ਦੇ ਬਿਲਕੁਲ ਸਾਹਮਣੇ ਖੜਾ ਹੈ, ਪੁਰੀ ਪੁਰੀ ਇੱਥੇ ਜਗਨਨਾਥ ਮੰਦਿਰ ਦੇ ਬਿਲਕੁਲ ਸਾਹਮਣੇ ਹੈ ਹਨਾ ਤੇ ਉਸ ਤੋਂ ਬਾਅਦ ਜਿਵੇਂ ਉੱਥੇ ਜਾਣ ਦਾ ਵੀ ਅਗਰ ਤੁਸੀਂ ਜਾਓ ਕਿਉਂਕਿ ਸਭ ਤੋਂ ਉੱਚਾ ਸਥਾਨ ਹੈ ਉਹ ਪੁਰੀ ਸਭ ਤੋਂ ਉੱਚਾ ਸਥਾਨ ਹੈ ਅਹ ਸੂਰਜ ਮੰਦਿਰ ਹੈ ਜੋ ਤੇ ਸਾਢੇ ਚਾਰ ਵਜੇ ਤੋਂ ਮਤਲਬ ਪਹੁੰਚ ਕੇ ਵੀ ਤੁਸੀਂ ਲਾਇਨਾਂ 'ਚ ਲੱਗ ਸਕਦੇ ਹੋ ਤੁਹਾਨੂੰ ਉੱਥੇ, ਕੋਈ ਸਲਾਹ ਦੇ ਸਕਦਾ ਹੈ ਕਿ ਕਿੱਦਾਂ ਕਿੱਧਰ ਜਾਣਾ ਹੈ ਤੇ ਉੱਥੇ ਕੰਮ campus ਵਗ਼ੈਰਾ ਹੈਗਾ ਉੱਥੇ ਤੁਸੀਂ ਜਾ ਸਕਦੇ ਹੋ ਮਿਲ ਸਕਦੇ ਹੋ ਸਮੇਂ ਲੱਗਦਾ ਹਨਾ total ਇਹਦੇ ਵਿੱਚ ਹਾਂਜੀ ਹਾਂਜੀ ਨੱਬੇ minute ਮੱਥਾ ਟੇਕਣ ਨੂੰ ਲੱਗ ਜਾਂਦੇ ਆ।

ਮੰਦਿਰ ਇਹ ਮੰਦਿਰ ਦੇ ਸੱਤ ਘੋੜੇ ਹੈਗੇ ਨੇ।

ਖਿੱਚਿਆ ਜਾਂਦਾ ਨਾ ਰੱਥ ਜਿਹੜਾ ਹੁੰਦਾ ਹੈ ਉਹ ਘੋੜਿਆਂ ਦੇ ਦੁਆਰਾ ਖਿੱਚਿਆ ਜਾਂਦਾ ਹੈ।

ਮਤਲਬ ਕਿ ਕਲਾਕਾਰੀ ਉਹਦੀ ਏਦਾਂ ਦੀ ਵੀ ਕੀਤੀ ਹੋਈ ਹੈ ਕਿ ਹਨਾ ਵੀ ਲੱਗਦਾ ਹੈ ਜਿੱਦਾਂ ਦਰਸਾਇਆ ਗਿਆ ਵੀ ਸੱਤ ਸੰਖਿਆ ਵਿੱਚ ਜਾਂ ਸੱਤ ਪ੍ਰਕਾਰ

ਅਹ ਸਭ ਆਪਣਾ ਆਪਣਾ ਕਹਿ ਲਓ ਅਲੱਗ ਤਰੀਕੇ ਨਾਲ ਜਿੱਦਾਂ ਪਹੀਏ ਅਲੱਗ ਦਿਖਾਉਂਦੇ ਨੇ।

ਤੇ ਜੋ ਵਿਸ਼ਾਲ ਸ਼ਕਤੀ ਹੈ ਚੁੰਬਕ ਦੀ ਉਹ ਵੀ ਇੱਥੇ ਮਤਲਬ ਦੇਖਣ ਨੂੰ ਮਿਲਦੀ ਹੈ ਜੋ ਸਭ ਤੋਂ

ਮੰਨਿਆ ਜਾਂਦਾ ਜੋ ਇਸ ਮੰਦਿਰ ਦਾ ਤੇ ਬਾਕੀ ਜਦੋਂ ਸੂਰਜ ਚੜ੍ਹਦਾ ਹੈ ਚੜ੍ਹਨ ਦੇ ਨਾਲ ਮਤਲਬ ਇਹਦੀ ਅਹ ਕਹਿ ਲਓ ਦਿੱਖ ਹੀ ਅਲੱਗ ਹੋ ਜਾਂਦੀ ਹੈ ਤੇ design ਜਿਹੜਾ ਚੌਵੀ ਪਹੀਆਂ ਦੀ ਪ੍ਰਕਰਮਾ ਆਂ, ਉਹ ਵੀ

ਹਾਂ ਤੇ ਸੁਬਾ ਦਾ time ਉੱਥੇ ਵਧੀਆ ਹਨਾ ਤੁਸੀਂ ਜਾ ਕੇ ਦੇਖ ਸਕਦੇ ਹੋ ਅਗਰ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

ਹਾਂਜੀ ਹਾਂਜੀ ਬੰਗਾਲ ਦੀ ਖਾੜੀ ਤੇ ਹੈ

ਤੋਂ ਬਾਅਦ ਜਿੱਦਾਂ ਇੱਥੇ ਕਾਫ਼ੀ ਮਤਲਬ ਜਿਹੜੇ ਕਹਿ ਲਓ ਵੀ ਅਹ ਬਲੀਦਾਨ ਕਰਨਾ ਸੰਭਵ ਹੈ ਕਹਿੰਦੇ ਇੱਥੇ ਮਤਲਬ ਕਈਆਂ ਸ~ ਸੁਣਿਆ ਹੋਇਆ ਵੀ ਕਿ ਜਿੱਦਾਂ ਬਲੀਦਾਨ ਕਰਦੇ ਨੇ ਹਨਾ।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

ਜਿਹੜਾ ਘੋੜੇ ਔਰ ਨ੍ਰਿਤ ਵੀ ਕਰਦੇ ਆ ਮਤਲਬ dance ਵੀ ਕਰਦੇ ਆ ਆਪਣੀ team 'ਚ

ਹਾਂਜੀ ਤੇ ਮਿਸਰ ਲੋਕ ਨੇ ਜੋ ਮਤਲਬ ਤਾਂ ਪੌਦਿਆਂ ਜਾਨਵਰਾਂ ਜਾਤੀਆਂ ਦੀ ਰਚਨਾ ਕ~ ਦੀ ਕਾਫ਼ੀ ਮਤਲਬ ਉਹ ਕਰਦੇ ਨੇ ਜਾਂਚ ਪੜਤਾਲ ਕਰਦੇ ਨੇ ਜਾ ਕਹਿ ਲਓ ਇੱਕ ਉਹਨਾਂ ਨੂੰ ਸਹੀ ਤਰੀਕੇ ਨਾਲ ਜਾਣਦੇ ਨੇ ਹਨਾ,

ਘਰ ਈਸ਼ਵਰ ਦਾ ਜਿਹੜੇ ਤਿੰਨਾ ਸੰਸਾਰਾਂ ਵਿੱਚੋਂ ਹਰੇਕ ਵੀ ਸਾਰੇ ਦੇਵਤੇ ਦੇਵਤਿਆਂ ਦੀ ਰਚਨਾ ਸਾਮਿਲ ਹੈ ਇੱਥੇ ਤੁਹਾਨੂੰ ਮਤਲਬ ਤੁਸੀਂ ਪੁਰਾਣ ਵਗ਼ੈਰਾ ਕੁਛ ਦੇਖ ਪੜ੍ਹੇ ਹੋਣਗੇ ਤਾਂ ਤੁਹਾਨੂੰ ਉੱਥੇ ਜਾ ਕੇ ਪਤਾ ਚੱਲ ਜਾਏਗਾ

ਬਾਰੇ ਦੇਖ ਰਹੇ ਹੋ ਕਿਉਂਕਿ ਪਹਿਲਾਂ ਇਹ ਹੁੰਦਾ ਕਿ ਕਲਾਕ੍ਰਿਤੀਆਂ ਕੀਤੀਆਂ ਹੁੰਦੀਆਂ ਸੀ ਉਹ

ਉਹਨਾਂ ਨਾਲ ਹੀ computer ਨਾ ਕੁਛ ਹੋਰ ਕਰਨਾ

ਮੂਰਤੀ ਵੀ ਲਾਈ ਹੈ ਤੇ ਉਹਦੇ ਬਾਰੇ ਸਾਰਾ side 'ਚ ਲਿਖ ਕੇ ਲਿਖਿਆ ਹੁੰਦਾ ਹੈ। ਹਾਂਜੀ ਹਾਂਜੀ ਬਿਲਕੁਲ ਮਤਲਬ ਕਿ ਅਹ ਉੱਥੇ ਜਾ ਕੇ ਜੋ ਤੁਹਾਨੂੰ ਇਹ ਬਾਰਾਂ ਪਹੀਏ ਨੇ ਜਾਂ ਬਾਰਾਂ ਪਹੀਏ ਜੋ ਬਾਰਾਂ ਮਹੀਨਿਆਂ ਦੇ ਬਾਰੇ ਦਰਸਾਉਂਦੇ ਆ ਉਹ ਵੀ ਆਪਾਂ ਉੱਥੇ ਜਾ ਕੇ ਪੂਰਾ ਮਤਲਬ